ਤੇ ਕੁਝ ਆਪਣੇ ਵਰਤਣ ਵਾਲਾ ਕੋਈ ਸਮਾਨ ਲੈ ਲਿਆ ਥੋੜਾ ਜਿਹਾ ਕੁਝ ਘੱਟ ਪੈਸੇ ਖਰਚੇ

ਹਮ ਪੈਸੇ ਦਾ ਵੀ ਕੁਝ ਬਣਦਾ ਪੈਸੇ ਵੀ ਮੰਟੋ ਮਿੰਟ ਖਰਚੇ ਜਾਂਦੇ ਆ ਧੋਣਾ ਵੁਣਾ ਨੇ ਮੈਂ ਕਿਹਾ ਹੁਣ ਬਾਅਦ ਵਿੱਚ ਜਾਨੇ ਹਮ ਨਾਲੇ ਹਾਂ ਨਾਲੇ ਜਾਵਾ ਗਈਆਂ ਅੱਜ ਸ਼ਹਿਰੀ ਕੁਝ ਉਹ ਕਹਿੰਦੀ ਸੀ Daddy ਆਉਦੋ ਹਮ ਹਾਂ ਮੀਨਾ ਵੀ ਅੱਜ ਗਈ ਨੀ ਹਮ ਹੋਰ ਹਮ ਤੇ ਆਉਦੇ ਬਾਅਦ ਕਹਿੰਦੀ ਰਹਿੰਦੀ ਨਾਲੇ ਉਹਦੀ ਸੱਸ ਦਾ operation ਹੋਇਆ ਤੇ ਮੈਨੂੰ ਜਾਣਾ ਪੈਣਾ ਪਤਾ ਲੈਣ ਗਈ ਨਹੀਂ ਮੈਂ ਮਹਿਨਾ ਹੋ ਚਲਿਆ ਪੰਦਰਾ ਵੀ ਦਿਨ ਹੋ ਗਏ ਕੇ ਮੈਥੋਂ ਜਾਇਆ ਨੀ ਗਿਆ ਗਾ ਨਾ ਆਪ ਵੀ ਠੀਕ ਹੈਗੀ ਨਹੀਂ ਤਾ ਅੱਜ ਮੈਂ ਜਾਣਾ ਹੀ ਆ ਇਹਨਾਂ ਦੀ ਕਿਸ਼ਤ ਤਾਰਨ ਗੀ ਆ ਗੁਰਦਾਸਪੁਰ ਵਖਰਾਓ ਹੈ ਤਾ ਗਰਮੀ ਚਾਲੀ ਰੁਪਏ ਕਰਿਆ ਲੱਗਣਾ ਸੀ ਗਾ ਟੈਂਪੂ ਦੋ ਬਦਲਣੇ ਪੈਂਦੇ ਨੇ ਉਹਨਾਂ ਦੇ ਇੱਥੇ ਉੱਥੇ ਬੱਸ ਦਾ ਗੱਡੀ ਚ ਉਤਰਨਾ ਆਡੇ ਚ ਚਾਰਦਾਵਲੇ ਆਂਡੇ ਚ ਮੁੜਕੇ ਫਿਰ ਤੁਰੀਕੁਲਰ ਲਹਿਣਾ ਫਿਰ ਰਣਜੀਤ ਬਾਗ ਜਾ ਉਤਰਨਾ ਰਣਜੀਤ ਬਾਗੇ ਫਿਰ ਤੁਰੀਕੁਲਰ ਲੈਣਾ ਤੇ ਫਿਰ ਆਵਾਂਗੇ ਘਰ ਲੱਗ ਜਾ ਕੇ ਉਤਰ ਜਾਣਾ ਰੋਡ ਤੇ ਹੀ ਆ ਉਹਨਾਂ ਦਾ ਘਰ ਲਾਗੇ ਅੱਛਾ ਅੱਛਾ ਸਾਰੀ ਦੀਆ ਉਹਨਾਂ ਦੇ ਜਿਹੜੀ ਦੇ ਆਹੋ ਜਿਹਾ ਤਾਯਾ ਸੁਹਰਾ ਤੇ ਉਹਦਾ ਪੁੱਤਰਾਂ ਮਾਰ ਗਿਆ ਨਿੱਕਾ ਜਿਹਾ ਚੋਰ ਉਹਨੂੰ ਪਾਉਣ ਕਰਨ ਲਈ ਕਿਨਾ ਦਿਨਾਂ ਦੀ ਗੱਲ ਏ ਤੂੰ ਮੈਨੂੰ ਫੋਨ ਕਰਨੀ ਦੀ ਕਿ Mummy ਆ ਜਾ ਤੂੰ ਆਦੀ ਤੇ ਅੱਜ ਵੀ ਫੋਨ ਕਰਨੀ ਦੀ ਤੇ ਵਿੱਚ ਕਹਿੰਦਾ Mummy ਆਈ ਨੀ ਤੇ ਮੈਂ ਕੇਵਾ Time ਕੱਢ ਕੇ ਭੁੱਜ ਮੈਂ ਜਾਣਾ ਸੀ ਤੇ ਘੰਟਾ ਕੇ ਗੱਲ ਕਰਕੇ ਚਲ ਜਾਂਦੀ ਉਹ ਭਾਣੇ ਮੈਨੂੰ Time ਬੜਾ ਲੱਗ ਗਿਆ ਮੇਰੇ ਕੋਲ ਜਾਇਆ ਵੀ ਗਿਆ ਤੇ ਫਿਰ ਫੋਨ ਕਰਨੀ ਡੀ ਆ ਕੇ Mummy ਆਈ ਨੀ ਮੈਂ ਕਿਹਾ ਅੜੀਏ ਆਉਣਾ ਤੇ ਵੈਸੇ ਮੈਂ ਉਹ ਕਿ ਕਹਿੰਦੇ ਪੈਸੇ ਦੇਣੇ ਸੀ ਮੈਂ ਹਾਂ ਉਹਦੀ Wait ਕਰਨ ਡੀ ਆ ਮੈਂ ਉਹ ਕਹੀ ਦਾ ਦਿਨੋਂ ਦਿਨ ਚੱਲ ਕਹੀ ਦਾ ਅਗਲਾ ਕਿਤਾ ਜਿਹੜੇ ਕਰਕੇ ਮੈਂ ਕਿਹਾ ਮੈਂ ਰੁੱਕ ਗੀ ਗਈ ਤੇ ਨਹੀਂ ਆਈ ਹੁਣ ਵੇਖੀ ਫੋਨ ਕਰਨ ਡੀ ਆ Mummy ਆਈ ਨੀ ਹਾਂ ਤੇ ਉਹਨੂੰ ਕਿਹੜਾ ਇਹਨਾਂ ਕਰਾਇਆ ਲੱਗਣਾ ਭੈਣ ਕੋਲ ਚੱਲਦਾ ਹਣਾ ਤੇ ਫਿਰ ਵੀ ਘਰੋਂ ਨਿਕਲਾ ਨੀ ਗਿਆ ਹਾਂ ਤੇ ਨਿਕਲਿਆ ਹੀ ਨਹੀਂ ਗਿਆ ਤੇ ਮੈਂ ਕਈ ਵਾਰੀ ਤੁਰ ਕੇ ਵੀ ਚਲੀ ਜਾਂਦੀ ਆ ਤੇ ਨਿਕਲਿਆ ਨੀ ਗਿਆ ਘਰੋਂ ਆਹੋ ਉੱਥੇ ਜਾਂਦੇ ਰਹੇ ਆ ਤੁਰ ਕੇ ਹਣਾ ਤੇ ਉਹ ਕਹਿੰਦੇ ਰਹਿਣਾ ਕੋਈ ਮਤਲਬ ਨਹੀਂ ਰਹਿੰਦਾ ਅੜੀਏ ਤੇ ਮੇਰੇ ਕੋਲ ਕਿਹੜਾ ਆਇਆ ਸੀ ਤੇ ਮੈਂ ਏ ਚ ਤੁਰਕੇ ਆਣਾ ਆਪਾ ਛਵੇ ਚਿਰ ਚ ਤੁਰਕੇ ਹੀ ਆਉਣਾ ਮੈਂ ਤੇ ਮੈਨੂੰ ਮੇਰੇ ਨਾਲ ਜਾਣਾ ਤੁਰਕੇ ਜਾਣਾ ਤੇ ਤੁਰਕੇ ਆਣਾ ਕਦੀ ਨਹੀਂ ਹਾ ਤੇ ਹੁਣ ਵੇਖਲਾ ਕਿਤੇ ਹੇਨਾ ਉਥੇ ਤੱਕ ਨਹੀਂ ਤੁਰ ਕੇ ਜਾਇਆ ਜਾਂਦਾ ਤੇ Typhoid ਬੁਖਾਰ ਹੋਇਆ ਹੈ ਤੇ ਉਹਦੇ ਨਾਲ ਮੇਰੀਆਂ ਲਤਾ ਜਹੀਆਂ ਨਾ ਤੁਰਦੀਆਂ ਤੇ ਇੱਕ ਮੈਨੂੰ ਥਕਾਵਟ ਬੜੀ ਮਹਿਸੂਸ ਹੁੰਦੀ ਤੇ ਮੇਰੀਆਂ ਰੋਟੀਆਂ ਵੀ ਦਸ ਕਿ ਰਹਿ ਗਈਆਂ ਤੇ ਮੈਂ ਚੜਾ ਕੇ ਆਵਾਗੀ ਸਾਰੇ ਤੇ ਮੈਂ ਤੜਕੇ ਤੜਕੇ ਚੱਲ ਜਾਂਦੀ ਹੁੰਦੀ ਆ ਤੇ ਫਿਰ ਤੇ ਮੈਂ ਸ਼ਰਟ ਚੜਾ ਕੇ ਆਇਆ ਬਸੇ ਪੈਸੇ ਹੈ ਨਹੀਂ ਕੇ ਮੈਨੂੰ ਕਾਸ਼ ਦੀ ਦੁਕਾਨ ਤੇ ਤੁਰਵਾਤਾ ਤੇ ਮੈਂ ਲੈ ਮੈਨੂੰ ਲੈ ਜਾ ਨਾਨਕ ਮੇਰੇ ਕੋਲ ਪੈਸੇ ਨੀ ਬਚੇ ਹੈਗੇ ਮੈਂ ਮੈਂ ਉਹ ਕੇ ਉਹ ਪੈਸੇ ਮੈਂ ਨਾ ਜਦੋ ਪਰਚੀਆਂ ਵਿੱਚੋ ਕੱਢ ਕੇ ਦਿੱਤੀਆਂ ਨਾ ਤੇ ਭਾਲਖਾ ਲੱਗ ਗਿਆ ਤੇ ਸੌ ਰੁਪਇਆ ਘੱਟ ਗਿਆ ਵਿੱਚੋ ਜਿਹੜਾ ਮੇਰਾ ਪੰਜ ਸੌ ਰਹਿ ਗਿਆ ਤੇ ਮੈਂ ਆਪਣੇ ਕੋਲੋਂ ਉਥੋਂ ਪਾਇਆ ਫਿਰ ਮੈਂ ਕਿਹਾ ਮੇਰੇ ਕੋਲ ਪੈਸਾ ਹੈ ਨੀ ਕੋਈ ਵੀਹ ਰੁਪਈਏ ਕਰਾਇਆ ਉਹਨ੍ਹਾਂ ਤੂੰ ਲੈ ਕੇ ਆਈ ਆ ਤੇ ਮੈਂ ਕਿਹਾ ਮੈਨੂੰ ਲੈ ਜਾਨ ਕੇ ਕੋਈ ਨਾ ਸ਼ਹਿਰ ਤੇ ਫਿਰ ਵਿਚਾਰਾਂ ਮੈਨੂੰ ਲੈ ਕੇ ਆਇਆ ਦਸ ਦੇਈ ਮੁੰਡਾ ਬੇਲਾਖਾ ਮਨ ਜਾਂਦਾ ਆ ਏਨਾ ਬਾਰੀ ਬਾਰੀ ਜਿੰਨੇ ਕਹਿੰਦੀਆਂ ਪੂਰੇ ਕਿਤੇ ਵੀ ਉਹ ਜਦੋ ਪਰਚੀਆਂ ਵਿੱਚੋ ਚਿੱਕ ਕੇਤੀਆ ਨਾ ਉਹ ਪਰਚੀਆਂ ਭੋਗ ਤੇ ਗਿਆ ਮਤਲਬ ਕੇ ਬਾਦ ਆਗਿਆ ਬਾਹਰ ਕੰਬਲ ਵਿੱਚੋ ਤੇ ਮੈਂ ਮੇਰੇ ਕੋਲ ਉਹ ਪਾਰਸ ਚ ਪਾਇਆ ਹਰਿਆ ਨਾਲ ਹੀ ਤੇ ਆ ਜਿਹੜਾ ਮੈਂ ਇਕੀ ਸੌ ਦੇਣਾ ਵਾ ਤੇ ਆ ਉਹਨੇ ਦੋ ਸੌ ਦੇ ਦਿੱਤਾ ਵਾ ਤੇ ਸੌ ਦੇ ਵਿੱਚੋ ਹਾਜੇ ਪਚੱਤਰ ਰੁਪਏ ਮੋੜਨੇ ਨਾ ਵਾ ਤੇ ਅਸੀਂ ਤਾ ਤੜਕੇ ਸਾਡੇ ਪੰਜ ਜੇ ਰੁਪਏ ਉਹਦੇ ਵਿੱਚ ਪਹਿਨੇ ਆ ਇਕੀ ਸੋ ਰੁਪਏ ਤੇ ਫਿਰ ਮੈਨੂੰ ਇਹ ਵਿਚਾਰਾ ਕੇ ਫਿਰ ਮੈਨੂੰ ਲੈ ਕੇ ਆਇਆ ਤੇ ਮੈਂ ਏ ਮੁੱਲ ਪਾੜ ਲੱਡੂ ਤੇ ਉੱਥੇ ਕਮਰਾ ਸੀ ਚਾਚੇ ਕਾ ਮੁਡਮੀ ਕੇ ਡਾਗਾਂਡੂਗੀ ਉਹ ਕਹਿੰਦੇ ਹੋਣੇ ਚਲ ਬਾਲਣ ਬੁਲਨ ਕੰਮ ਆ ਜਾਵੋ ਗਾ ਤੇ ਏ ਪਾੜਨ ਤੇ ਕਾਸ਼ ਨੂੰ ਫੋਨ ਕਿਤਾ ਫਿਰ ਕਾਜਲ ਨੂੰ ਕਿਤਾ ਕਾਜਲ ਕਹਿੰਦੀ ਕੇ ਉਹ ਤਾ ਕਬਰਾਂ ਚ ਗਏ ਨੇ ਮੁਡ਼ਕੇਯਾ ਪਾਅਨ ਤੇ ਫਿਰ ਉਹ ਮੁੜਕੇ ਇੱਕ ਤਾ ਉਹਨੇ ਫਿਰ ਉਹਨੇ ਭੋਲਾਇਆ ਤੇ ਫਿਰ ਮੈਨੂੰ ਵਿਚਾਰਾਂ ਲੈ ਕੇ ਆਇਆ ਮੈਂ ਕਿਹਾ ਮੇਰੀਆਂ ਲਤਾ ਬੜੀਆਂ ਕੰਬਦੀਆਂ ਇੱਕ ਫਿਰ ਵੀ ਕੰਮ ਲੱਗੀ ਪਈਆਂ ਮੀਹ ਚ ਲੀੜ੍ਹੇ ਏਨੇ ਭੇ ਭੇ ਸਟੇ ਪਿਉ ਪੁਤਾ ਨੇ ਘਰੀ ਹੀ ਤੇ ਫਿਰ ਦੇਤੇ ਭੈਣਾਂ ਇੱਕ ਲੀੜਾ ਪਾ ਖੜਦੇ ਸੀ ਤੇ ਫ਼ੇਰ ਲਾ ਜਾਣ ਗਿਲਾ ਹੋ ਜਾਣ ਤਾ ਲਾ ਜਾਣ ਤੇ ਸੁੱਖਾ ਪਾ ਕੇ ਲੈ ਜਾਣ ਚੰਗੀ ਵੇਡ ਗਈ ਇਥੇ ਫਿਰ ਮੈਂ ਸਾਰੇ ਧੋਤੇ ਤੇ ਹੁਣ ਮੈਂ ਧੋ ਧਾ ਕੇ ਸੁੱਖਾ ਸੁਖੋ ਕੇ ਰੱਖ ਆਈ ਆ ਤੇ ਹੁਣ ਮੈਂ ਤਹਿ ਕਾਰਲੂਗੀ ਹੁਣ ਫਿਰ ਸਵੇਰੇ ਸਪੇ ਜਦੋ ਮੈਂ ਕੰਮ ਕਰਨਾ ਹੋਣਾ ਅਦੋ ਤਹਿ ਕਰ ਲੇਵਾ ਗਈ

ਕੱਲ ਹੀ ਕਿਤੇ ਨੇ ਬਾਕੀ ਮੈਂ ਧੋਹ ਧੋਹ ਰੱਖੇ ਕੱਲ ਹੀ ਕਿਤੇ ਨੇ ਅੱਜ ਧੋਹ ਵੀ ਲੀਆਈ ਕੱਪੜੇ Machine ਮੈਂ ਕਿਹੜਾ ਹੱਥ ਨਾਲ ਧੋਣਾ ਹੁੰਦੇ ਤੇ ਫਿਰ ਮੈਂ ਆਹੋ ਮੈਨੂੰ ਤਾ ਆਵੇ ਡੇ ਕਹਿੰਦਾ ਕਿਤੇ ਚੱਲਦੀ ਲੈ ਲਈਏ ਸਿਆਲ ਲਈ ਮੈਂ ਕਿਹਾ ਆਂਡੇ ਕਿਹੜਾ ਨਿਆਣੇ ਸੁਕੂਲੇ ਜਾਂਦੇ ਨੇ ਕੇ ਵਰਦੀਆਂ ਨਹੀਂ ਰੱਖਣੀਆਂ ਕੋਈ ਗੱਲ ਨਹੀਂ ਆਂਡੇ ਕਿੱਤੇ ਵਾਦੁ ਕੱਪੜੇ ਆ ਹੇਹ ਤੋਂ ਖ਼ਰਾਬ ਹੋਈ ਉਹ ਉਹਤਾ ਲਾਗਲੇ ਵੇਚਣ ਨੂੰ ਬੈਠੇ ਖ਼ਰਾਬ ਹੋਈ ਤੋਂ ਠੀਕ ਕਰਵਾਉਣ ਨੂੰ ਵੇਖੋ ਕੇ ਠੀਕ ਕਰਵਾਏ ਹਣਾ ਤੇ ਉਹ ਕਿਹੜਾ ਵੇਚਣ ਨੂੰ ਹਾਂ ਤੇ ਕਵਾੜ ਵਾਲੇ ਨੂੰ ਪੁੱਛਣ ਦੇ

ਵੇਚ ਹਣਾ ਪੰਮੀ ਕਹਿ ਰਹੀ ਆ ਕੇ ਵੇਚ ਦੇਣੀ Mechine ਉਹਨਾਂ ਦੀ ਚੰਗੀ ਭਲੀ ਸ਼ਰੀਫ ਇੱਕ ਬਟਨ ਪੈਣ ਵਾਲਾ ਹੋ ਪੰਮੀ ਜਿਹੜੀ ਕਿਹੜੀ ਏ ਆਪਾ ਵੇਚ ਦੇਣੀ ਆ ਗਈ ਹੋ ਜਾਦੂ ਦੀ ਘਰ ਦੀ ਕਹਿੰਦੀ ਫਿਰ ਮਹੀਨਾ ਮੰਗਦਾ ਤੇ ਮੈਂ ਤਾ ਐਨੀ ਮਹਿੰਗੀ ਲੈਣੀ ਆ ਤੇ ਇਹਨਾਂ ਦੀ ਕਿ ਕਰਾਹਾ ਨੇਤ ਕੌਣ ਵਾਲਾ ਫਿਰ ਚੱਲਦਾ ਕੇ ਨਹੀਂ ਚੱਲਦਾ ਤੇ ਜਿਹੜੇ ਚਲਦੇ ਚਲਾਉਂਦੇ ਆਹੀ ਤੇ ਲੀੜੇ ਧੋਣ ਵਾਲੀ ਉਹਦਾ ਬਟਨ ਖ਼ਰਾਬ ਵਾ ਭਾਈ ਨੇ ਲਾ ਕੇ ਕਿਹੜਾ ਮੁੜਕੇ ਤੇ ਨਾ ਭਾਈ ਨੇ ਸੱਦਿਆ ਤੇ ਨਾ ਉਹ ਆਇਆ ਤੇ ਨਾ ਬਟਨ ਪੁਵਾਕੇ ਗਿਆ ਤੇ ਹੁਣ ਜਦੋ ਨਾਲਦੇ ਕੱਲ ਜਿਹੜਾ ਆਇਆ ਸੀ ਨਾ ਜਿਹਦੇ ਤੂੰ ਮੈਂ ਫ਼ਰਜ ਠੀਕ ਕਾਰਵਾਈ ਜਦੋ ਫ਼ਰਜ ਵਾਲੇ ਅਦੋ ਕਹਿੰਦੇ ਵੇਚਦੀ ਆ ਮੈਂ ਕਿਊ ਵੇਚਦੀ ਆ ਮੈਂ ਘਰੇ Lock ਠੀਕ ਕਰਵਾ ਲੈਂਦੀ ਹਾਂ charger ਠੀਕ ਕਰਵਾ ਲਿਆ ਤੇ ਹੁਣ ਸਿੱਧਾ ਤਾਣਾ ਤਨ ਚੱਲਦੀ ਆ ਵਰਜ ਲੈ ਤੇ ਉਹ ਉਹ ਤਦੋਂ ਮੈਂ ਕਿਹਾ ਇਹਨਾਂ ਦਾ ਦਿਮਾਗ ਖ਼ਰਾਬ ਵੇਖ ਕੇ ਚੀਜ ਪਹਿਲਾ ਸਹੀ ਕਰਵਾਓ ਤੇ ਜੇ ਜਿਹਦੇ ਪੈਸੇ ਲੱਗਣ ਗਏ ਤੇ ਫਿਰ ਵੇਚਿਓ ਤੇ ਕਵਾੜ ਵਾਲਿਆਂ ਨੂੰ ਪੈਸੇ ਤੇ ਉਹ ਕਹਿੰਦਾ ਪਜਸੋ ਰੁਪਇਆ ਲੱਗਣਾ ਤੇ ਪਜਸੋ ਰੁਪਏ ਵਿੱਚ ਨਵੀ Machine ਫਿਰ ਕੌਣ ਦੇਵੇ ਗਾ ਤੈਨੂੰ

ਤੇ ਅਦੋ ਕੋਲ ਕਰਵਾ ਲੈਂਦੀ ਜਿਹਦੇ ਕੋਲ ਆਪਾ ਕਾਰਵਾਈ ਆ ਤਾਰਾ ਪਿੱਛੋਂ ਸਾੜੀ ਆਈਆ ਤੇ ਉਹ ਕਢਵਾਈਆਂ ਤੇ ਉਹ ਚਾਰ ਸੌ ਰੁਪਇਆ ਨਹੀਂ ਪੰਜ ਸੌ ਰੁਪਇਆ ਮੰਗਦਾ ਤੇ ਚਾਰ ਸੌ ਮੈਂ ਦਿੱਤਾ ਸੀ

ਠੀਕ ਕਰਵਾਉਣ ਵਾਲੀ ਨਾ ਹਾਨੇ ਵੇਚਣ ਨਾਲ ਹੋਗੇ ਆਪਾ ਚੁੱਪ ਕਿਤੇ ਰਹੇ ਕਹਿਣੀ ਥੋੜੀ ਦੇਣੀ ਜੇ ਹੁਣ ਨੂੰ ਕਹਿਤਾ ਹੁਣ ਨੂੰ ਦੇਦੇ ਤੇ ਉਹਨਾਂ ਨੇ ਕਹਿਣਾ ਕੇ ਸਾਨੂੰ ਪੈਸੇ ਦੇਦੂ ਅਸੀਂ ਤੈਨੂੰ ਬਾਅਦ ਚ ਦੇਦਾ ਗਏ ਜੇ ਦੇਣੀ ਹੋਈ ਮੁੜਕੇ ਹਣਾ ਘਰੇ ਸੈੱਟ ਕਿਤੇ ਤਾਣੀ ਵੇਚਣ ਦਇਆ ਲੈਲੀ ਹੁਣੇ ਕਿਨੇ ਦੀ ਦੇਦੇ ਆ ਨਹੀਂ ਉਹਨਾਂ ਤੂੰ ਠੀਕ ਕਰਵਾਲਾ ਲੈਣ ਗਏ ਭਾਈ ਸਾਡੇ ਘਰੇ ਆਏ ਤੇ ਮੈਂ ਉਹਨਾਂ ਕਹਿ ਕੇ ਵੇਖਾਲਿਆ ਤੇ ਹੁਣ ਉਹ ਕਹਿੰਦਾ ਕੇ ਪੰਜ ਛੇ ਸੌ ਰੁਪਇਆ ਲੱਗਣਾ ਸ਼ਰਕ ਤੇ ਕਰਵਾ ਲੈਣੀ ਠੀਕ ਉਹਨਾਂ ਨੇ ਕਿਹਾ ਵਾ ਹਮ ਉਹਨਾਂ ਨੇ ਕਰਵਾ ਲੈਣੀ ਹੁਣ ਉਹਨਾ ਦੀ Machine ਬੜੀ ਵਧੀਆ ਵਾ ਆਵੇ ਦਿਮਾਗ ਖ਼ਰਾਬ ਜੰਨੀਆਂ ਦੇ ਵਾਰੀਆ ਨੀ ਚੰਗੀਆਂ ਹੈ ਗਈਆਂ ਤੇ ਵੇਚਣ ਵਾਸਤੇ ਹੈ ਗਈਆਂ ਆਹੋ ਆਹੋ ਏ ਨਹੀਂ ਪਤਾ ਬਣਦੀਆਂ ਕਿਨੀਆਂ ਔਖੀਆਂ ਅਸੀਂ ਤਾ ਅਸੀਂ ਕਿਨੀਆਂ ਕਿਸ਼ਤਾਂ ਕਰ ਕਰ ਕੇ ਚੀਜਾਂ ਬਣਾਈਆਂ ਤੇ ਸਾਨੂੰ ਤਾ ਪਤਾ ਕੇ ਕਿਦਾਂ ਬਣਦੀਆਂ ਤੇ ਹਨ ਨੂੰ ਤਾ ਮਿਲਗੀਵਾ ਤੇ ਇਹਨਾਂ ਦਾ ਤਾ ਰਿਗ ਫਟਕੇ ਵਾ ਹੋਇਆ ਮਾਂ ਪਾਉ ਨੇ ਦਿੱਤੀਆਂ ਆ ਤਾ ਕੇ ਇਹਨਾਂ ਨੂੰ ਪਤਾ ਨਹੀਂ ਗਾ ਆਵਦੇ ਕਿਨੇ ਦੀ ਚੀਜ ਆ ਕਿਦਾਂ ਬਣਦੀ ਕਿਦਾਂ ਲੈਣੀ ਹਣਾ ਆਹੋ ਇਹਨਾਂ ਨੂੰ ਪਤਾ ਹੀ ਨਹੀਂ ਉਹਦਾ ਦੀ Mechine ਖ਼ਰਾਬ ਹੋਈ ਤੇ ਮੈਂ ਉਹਨੂੰ ਪਤਾ ਕਿੰਨਾ ਗੁੱਸੇ ਹੁੰਦੀ ਆ ਮੈਂ ਕਿਹਾ ਚੁੱਪ ਕਰਕੇ Mechine ਠੀਕ ਕਰਵਾ ਕਹਿੰਦੀ Mummy ਖ਼ਰਾਬ ਹੋਈ ਪਾਈ ਧੋਣ ਵਾਲੀ ਧੋਣ ਵਾਲੀ ਤੇ ਮੈਂ ਹੱਥਾਂ ਨਾਲ ਧੌਣੀ ਆ ਤੇ ਕਿਹਾ ਉਹਨੂੰ ਕਹਿ ਠੀਕ ਕਰਵਾ ਕੇ ਦੇ ਮੈਂ ਚੱਲ ਪੰਜ ਸੌ ਰੁਪਇਆ ਤੈਨੂੰ ਦੇ ਦੂਗੀ ਤੇ ਕੁਝ ਕ ਤੂੰ ਪਾ ਲੈਣਾ ਤੇ ਠੀਕ ਕਰਵਾ ਤੇ ਠੀਕ ਕਰਵਾਲਾ ਹਮ ਪਤਾ ਕਿ ਆ ਜੇਦੇ ਜਿਮਾਣੇ ਚ ਮੈਂ ਕਹਿਣੀ ਆ ਜੇ ਕੋਈ ਉਦਰ ਗਿਆ ਨਾ ਲੀੜਾ ਏ ਨਹੀਂ ਸੁਣਾ ਸੁੱਟ ਦੇਣਾ ਵਾ

ਜੇ ਵੇ ਫੜ ਮੇਰੇ ਵੱਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਪਿੰਦਰ ਸਿੰਘ ਅੱਜ ਮੈ ਤੁਹਾਡੇ ਨਾਲ ਗੱਲ ਕਰਨ ਜਾ ਰਹਿਆ ਜੀ ਆਪਣੇ ਬਾਰੇ ਵੀ ਸੁਬਹ ਦਾ ਕਿ ਕਰਿਆ ਅੱਜ ਸੁਬਹ ਉੱਠਕੇ ਫਰੈਸ਼ ਹੋਏ।

ਤੇ ਓਹਤੋਂ ਬਾਅਦ ਲੰਗਰ ਦੀ ਸੇਵਾ ਕਰੀ ਠੀਕ ਆ ਜੀ ਤੇ ਤੁਹਾਡੇ ਨਾਲ ਆਪਾ ਅੱਜ ਦਾ ਵਿਚਾਰ ਸਾਂਝਾ ਕਰ ਰਹੇ ਆ ਕੇ ਜ਼ਿੰਦਗੀ ਦੇ ਵਿਚ ਚੱਲ ਕੀ ਰਹਿਆ ਜੀ ਠੀਕ ਆ ਜੀ ਚਲੋ ਸੁਬਹ ਗਏ ਮਨ ਲਗਦਾ ਗੁਰੂ ਘਰ ਜਾ ਕੇ ਜਦੋ ਬੰਦੇ ਤੇ ਕੋਈ ਪ੍ਰੇਸ਼ਾਨੀ ਹੁੰਦੀ ਆ ਬੰਦਾ upset ਹੁੰਦਾ ਕੁਝ ਵੀ ਹੁੰਦਾ ਜੀ ਹੁਣ tension ਹੁੰਦੀ ਆ ਬੰਦੇ ਨੂੰ ਠੀਕ ਆ ਜੀ ਕਿਹਾ ਜਾਂਦਾ ਕੇ ਬੰਦੇ ਨੂੰ ਟੇਂਸ਼ਨ ਬਹੁਤ ਸਾਰੀ ਆ ਮੈਂ ਸੁਬਹ ਮਾੜਾ ਜਿਹਾ tension ਵਿਚ ਸੀ। ਚਲੋ ਅੱਜ ਪ੍ਰਮਾਤਮਾ ਨੇ ਆਪਣੇ ਦਰ ਚ ਬੁਲਾ ਲਿਆ ਗੁਰੂ ਘਰ ਗਏ ਆ ਅੱਜ ਦਸਮੀ ਸੀ ਗੀ ਓਥੇ ਜਾ ਕੇ ਮੱਥਾ ਟੇਕਿਆ ਤੇ ਮਨ ਸ਼ਾਂਤ ਹੋ ਗਿਆ ਓਥੇ ਸੰਗਤ ਆ ਰਹੀ ਸੀ ਗੀ ਚਲੋ ਵੱਖ ਵੱਖ ਵਿਚਾਰ ਕਰ ਰਹੇ ਸੀ ਬਹੁਤ ਬਹੁਤ ਦੂਰ ਤੋਂ ਆ ਰਹੇ ਸੀਗੇ ਚਲੋ ਓਹਨਾ ਨਾਲ ਦੁੱਖ ਸਾਂਝਾ ਕੀਤਾ ਆਪਾ ਨੇ ਆਪਣਾ ਤੇ ਗੁਰੂ ਘਰ ਜਾ ਕੇ ਮਨ ਸ਼ਾਂਤ ਹੋਗਿਆ ਤੇ ਸਬ ਤੋ ਵੱਡੀ ਗੱਲ ਇਹ ਆ ਕੇ ਗੁਰੂ ਘਰ ਸਬ ਨੂੰ ਜਾਣਾ ਚਾਹੀਦਾ ਸੁਬਹ ਉੱਠ ਕੇ ਜਦੋ ਵੀ ਟਾਈਮ ਲਗਦਾ ਬਾਣੀ ਪੜ੍ਹਨੀ ਚਾਹੀਦੀ ਜਿਨ੍ਹਾਂ ਵੀ ਟਾਈਮ ਮਿਲ ਗਿਆ ਪੰਜ ਮਿੰਟ ਮਿਲਗੇ ਦੋ ਮਿੰਟ ਮਿਲਗੇ ਵੱਧ ਤੋਂ ਵੱਧ ਜਿਨ੍ਹਾਂ ਆਪਾ ਕਰ ਸਕਦੇ ਆ ਓਹਨਾ ਕਰਨਾ ਚਾਹੀਦਾ ਜੀ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਜੀ ਮੇਰੇ ਕੋਲ ਜਦੋ ਟਾਈਮ ਹੁੰਦਾ ਮੈ ਸੁਬਹ ਉੱਠਦਾ ਨੋ ਦਸ ਵਜੇ fresh ਫਰੁਸ਼ ਹੋ ਕੇ ਨਾਹ ਧੋ ਕੇ ਗੁਰੂ ਘਰ ਜਾ ਕੇ ਰੱਬ ਅੱਗੇ ਅਰਦਾਸ ਕਰਦਾ ਬੀ ਪ੍ਰਮਾਤਮਾ ਤੰਦਰੁਸਤੀ ਬਖਸ਼ੀ ਮੇਰੇ ਪਰਿਵਾਰ ਨੂੰ ਖੁਸੀਆ ਦਈ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਖੁਸ਼ ਰੱਖਿਓ ਠੀਕ ਏ ਜੀ। ਜਦੋ ਬੰਦਾ tension ਵਿਚ ਹੁੰਦਾ ਜੀ ਬੰਦੇ ਨੂੰ ਰਾਸਤਾ ਨਹੀਂ ਮਿਲਦਾ ਬੰਦਾ ਜਦੋ ਕਿਸੇ tension ਚ ਹੁੰਦਾ ਓਹਨੂੰ ਰਾਸਤਾ ਨਹੀਂ ਮਿਲਦਾ ਮੇਰੇ according ਕਿਉਂ ਕੇ ਮੇਰੇ ਨਾਲ ਏਦਾ ਹੋਇਆ ਮੈ ਜਦੋ ਵੀ ਮੈਨੂੰ ਏਦਾਂ ਦਾ ਲਗਦਾ ਬੀ ਮੈਨੂੰ ਬੀ ਏਦਨ ਆ tension ਆ ਜਾ ਕੁਝ ਵੀ ਆ ਮੈਂ ਗੁਰੂ ਘਰ ਚਲੇ ਜਾਣਾ ਗੁਰੂ ਘਰ ਜਾ ਕੇ ਮੱਥਾ ਟੇਕਣਾ ਓਥੇ ਪਾਠ ਕਰਨਾ ਮਨ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਮੇਰੇ ਲਈ ਤਾ ਓਹੀ ਪਾਠ ਏ ਜੇ ਬੰਦੇ ਨੂੰ ਨਹੀਂ ਵੀ ਆਂਦਾ ਆਪਣਾ ਸਿਮਰਨ ਕਰੀ ਜਾਓ।

ਤੰਦਰੁਸਤੀ ਬਖ਼ਸ਼ ਸਾਰੀ ਦੁਨੀਆ ਨੂੰ ਖੁਸ਼ ਰੱਖ ਜੋ ਵੀ ਅਜਕਲ crime ਮਤਲਬ ਕੀ ਇਨ੍ਹਾਂ ਕੁਛ ਹੋ ਰਹਿਆ ਪੰਜਾਬ ਚ ਕੀ ਪੁੱਛੋਂ ਨਾਹ ਏਦਾਂ ਏਦਾਂ ਦੀਆ ਮੁਸੀਬਤਾਂ ਆ ਰਹੀਆਂ ਆ ਜੀ ਵੀ ਕਿਸੇ ਦਾ ਹਲ ਨਹੀਂ ਹੁੰਦਾ ਕੋਈ ਰੋ ਰਹਿਆ ਏ ਕੋਈ ਧਰਨੇ ਲਾ ਰਹਿਆ ਜਾ ਕੁਛ ਹੋਰ ਏ ਮੇਰੇ ਵਲੋਂ ਤਾ ਇਹੀ ਰਬ ਅੱਗੇ ਅਰਦਾਸ ਏ ਕੇ ਪ੍ਰਮਾਤਮਾ ਵਾਹਿਗੁਰੂ ਜੀ ਤੁਸੀ ਸਾਰਿਆਂ ਨੂੰ ਖੁਸ਼ ਰੱਖੋ ਸਾਰੇ ਆਪਣੇ ਆਪਣੇ ਘਰ ਖੁਸ਼ ਰਹਿਣ ਮੇਰੇ ਵਲੋਂ ਤਾ ਇਹੀ ਅਰਦਾਸ ਆ ਮੈ ਆਪਣੇ ਲਈ ਵੀ ਕਰਦਾ ਆਪਣੀ family ਵੀ ਕਰਦਾ ਮੈਂ friend circle ਲਈ ਵੀ ਕਰਦਾ ਤੇ ਸਾਰਿਆਂ ਲਈ ਵੀ ਕਰਦਾ ਤੇ ਮੇਰੇ ਵਲੋਂ ਇਹੀ ਅਰਦਾਸ ਏ ਕੇ ਸਬ ਖੁਸ਼ ਰਹਿਣ ਮੇਰੇ ਨਾਲ ਬਹੁਤ ਕੁਝ ਹੋਇਆ ਮੈਂ ਬਹੁਤ ਜ਼ਿੰਦਗੀ ਚ ਧੱਕੇ ਵੀ ਖਾਦੇ ਮਤਲਬ ਕਿ ਚਲੋ ਬੰਦੇ ਨੂੰ ਹੌਲੀ ਹੌਲੀ ਪਤਾ ਲੱਗਦਾ ਵੀ ਬੰਦੇ ਨਾਲ ਕੀ ਹੋਇਆ ਬਸ ਫਿਰ ਮੈਂ ਇਹ ਰਾਸਤਾ ਚੁਣਿਆ ਵੀ ਮੈਂ ਗੁਰੂ ਘਰ ਜਾਣਾ ਸੁਬਹ ਉੱਠ ਕੇ ਸ਼ਾਮ ਨੂੰ ਭਾਵੇ ਕੰਮ ਕਰਨਾ ਨਹੀਂ ਕਰਨਾ ਮੇਰੇ ਲਈ ਤਾ ਸਬਤੇ ਵੱਡੀ ਮੇਰਾ ਕਰਮ ਇਹ ਆ ਕੇ ਮੈਂ ਰਬ ਦੇ ਲੜ ਲਗ ਗਿਆ ਪੀ ਮੈਨੂੰ ਇਹਨਾਂ ਕਾ ਖੁਸ਼ੀ ਹੁੰਦੀ ਆ ਓਥੇ ਜਾ ਕੇ ਜੇ ਮਾੜਾ ਜਾ ਵੀ ਕੁਝ ਹੋ ਜਾਵੇ ਮੈਂ ਗੁਰੂ ਘਰ ਚਲੇ ਜਾਣਾ ਓਥੇ ਜਾ ਕੇ ਮੇਰਾ ਮਨ ਜਮਾ ਈ ਸਾਫ ਹੋ ਜਾਣਾ ਨਿਹਾਲ ਹੋ ਜਾਣਾ ਖੁਸ਼ ਹੋ ਜਾਣਾ ਬਾਣੀ ਨਾਲ ਜੁੜ ਜਾਣਾ ਸਿਮਰਨ ਚਲਦਾ ਹੁੰਦਾ ਓਥੇ ਕੀਰਤਨ ਹੁੰਦਾ ਹੁੰਦਾ ਆ ਜੀ ਲੰਗਰ ਪ੍ਰਸ਼ਾਦਾ ਸਾਰਾ ਵਧੀਆ ਚਲਦਾ ਹੁੰਦਾ ਆ ਜੀ ਠੀਕ ਆ ਜੀ ਤੇ ਓਹਤੋਂ ਬਾਅਦ ਮਤਲਬ ਕੇ ਗੁਰੂ ਘਰ ਵਿਚ ਇਹਨਾਂ ਜੀ ਲਗਦਾ ਆ ਜੀ ਨਾ ਕੇ ਪੁੱਛੋਂ ਨਾ ਮੈਂ ਤਾ ਇਹੀ ਅਰਦਾਸ ਕਰੂਗਾ ਸਾਰੀ ਦੁਨੀਆਂ ਖੁਸ਼ ਰਹੇ ਸਾਰਿਆਂ ਦੇ ਬੱਚੇ ਪਰਿਵਾਰ ਭੈਣਾਂ ਵੀਰ ਭਰਾ ਸਾਰੇ ਬਜ਼ੁਰਗ ਦਾਦੀ ਦਾਦਾ ਸਾਰੇ ਠੀਕ ਠਾਕ ਰਹਿਣ ਕਿਉਂਕਿ ਅੱਜ ਮੇਰਾ ਮਨ ਇਸ ਕਰਕੇ ਦੁਖੀ ਹੋਗਿਆ ਸੀ ਗਾ ਜਿਹੜੀ ਮੇਰੀ ਭੂਜੀ ਆ ਡੈਡੀ ਦੀ ਸਿਸਟਰਆ ਮਤਲਬ ਕੇ ਭੈਣ ਆ ਜਿਹੜੇ ਓਹਨਾ ਦੇ ਭੈਣ ਹੈਗੇ ਆ ਜੀ ਓਹਨਾ ਦਾ ਘਰਵਾਲਾ ਪਹਿਲਾ ਠੀਕ ਹੋਗਿਆ ਸੀ ਤੇ ਅੱਜ ਓਹਨਾ ਨੂੰ ਫਿਰ admit ਕੀਤਾ ਅੱਜ ਫਿਰ ਮੇਨੂ ਯਾਦ ਆਇਆ ਵੀ ਮੈਂ ਗੁਰੂ ਘਰ ਜਾਣਾ ਮੈਂ ਗੁਰੂ ਘਰ ਜਾ ਕੇ ਇਹ ਅਰਦਾਸ ਕਰੀ ਬੀ ਏ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡੇ ਅੱਗੇ ਇਹ ਅਰਦਾਸ ਆ ਮੇਰੇ ਫੁਫੜ ਜੀ ਨੂੰ ਠੀਕ ਕਰਦੋ ਪੀ ਓਹਨਾ ਦੇ ਦੋ ਬੱਚੇ ਆ ਇਕ ਕੁੜੀ ਆ ਜਮਾ ਈ ਜਮਾ ਈ ਗਰੀਬ ਘਰ ਤੋਂ ਬ belong ਕਰਦੇ ਆ ਉਹ ਪੀ ਓਹਨਾ ਦਾ ਪ੍ਰਮਾਤਮਾ ਤੁਹਾਡੇ ਅੱਗੇ ਹੱਥ ਅੱਡਦੇ ਆ ਪੀ ਓਹਨਾ ਨੂੰ ਠੀਕ ਕਰਦੋ ਛੇਤੀ ਛੇਤੀ ਉਹ ਆਪਣੇ ਘਰੇ ਜਾ ਕੇ ਜੋ ਰੁਖੀ ਮਿਸੀ ਖਾਂਦੇ ਆ ਚਾਹੇ ਰੁਖੀ ਮਿਸੀ ਆ ਭਾਵੇ ਕੁਛ ਵੀ ਆ ਬਸ ਉਹ ਆਪਣੇ ਘਰ ਖੁਸ਼ ਰਹਿਣ ਪ੍ਰਮਾਤਮਾ ਜੀ ਬਸ ਮੈਂ ਤਾ ਤੁਹਾਡੇ ਅੱਗੇ ਹੀ ਅਰਦਾਸ ਆ ਮੈਂ ਤਾ ਸਾਰਿਆਂ ਲਈ ਭਲਾ ਮੰਗਦਾ ਸਬ ਤੋਂ ਵਡੀ ਗੱਲ ਹੁਣ ਅਸੀ ਰੋਡ ਤੇ ਜਾ ਰਹੇ ਸੀ ਗੇ ਰੋਡ ਤੇ ਜਾ ਰਹੇ ਸੀ ਇਕ ਵਿਚਾਰਾਂ ਬਜ਼ੁਰਗ ਸੀ ਉਹ ਵਿਚਾਰਾਂ ਇਹਨਾਂ ਜਾ ਰਹਿਆ ਸੀ ਨਾ ਵੀ ਮਤਲਬ ਕੇ ਉਹ ਗੱਲ ਕਰਨਾ ਚਾ ਰਹਿਆ ਸੀ ਕੁਦਰਤੀ ਮੈ ਓਧਰੋਂ ਆਇਆ ਬਜ਼ੁਰਗ ਨੇ ਹੱਥ ਮਾਰ ਲਇਆ ਕਹਿੰਦਾ ਪੁੱਤਰਾਂ ਮੈਨੂੰ ਤਾਰ ਓਥੇ ਅੱਗੇ ਉਤਾਰਦੀ ਗੁਰੂ ਘਰ ਮੈਂ ਫਿਰ ਮੁੜ ਕੇ ਆਇਆ ਮੈਂ ਆਪਣੇ l ਭਾਈ ਨੂੰ ਤਾਰ ਕੇ ਓਥੋਂ ਵਾਪਿਸ ਆਇਆ ਤੇ ਓਹਨੂੰ ਵਾਪਿਸ ਲੈ ਕੇ ਜਦੋ ਮੈਂ ਛੱਡਿਆ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਬਾਬਾ ਜੀ ਕਹਿੰਦਾ ਵੀ ਬੱਚਾ ਧੰਨਵਾਦ ਤੇਰਾ ਬਹੁਤ ਬਹੁਤ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਇਹੀ ਇਕ ਰੱਬ ਦਾ ਰੂਪ ਹੁੰਦਾ ਆ ਜੀ ਕੇ ਮੈਂ ਓਹਨੂੰ ਜਾਣਦਾ ਨਹੀ ਸੀ ਗਾ ਓਹਨੇ ਮੈਨੂੰ ਕਿਉਂ ਹੱਥ ਮਾਰਨਾ ਬਥੇਰੀ ਦੁਨੀਆ ਜਾਂਦੀ ਪਈਆ ਰੋਡ ਓਹਨੇ ਮੈਨੂੰ ਈ ਕਿਉਂ ਹੱਥ ਮਾਰਿਆ ਤੇ ਫਿਰ ਮੈਂ ਰੱਬ ਅੱਗੇ ਅਰਦਾਸ ਕਰੀ ਵੀ ਰਬ ਤੁਸੀ ਅੱਜ ਮੈਨੂੰ ਆਪਣਾ ਦਰਸ਼ਨ

ਮੈਂ ਤਾ ਇਹੀ ਕਰਕੇ ਆਇਆ ਮੇਰਾ ਮਨ ਦੁਖੀ ਸੀ ਗਾ ਸੁਬਹ ਦਾ ਪੀ ਏਦਾਂ ਏਦਾਂ ਗੱਲ ਹੋਗੀ ਵੀ ਫੁਫੜ ਜੀ ਦਾਖ਼ਲ ਆ ਜਾ ਅਡਮਿਟ ਆ ਮੈਂ ਰੱਬ ਅੱਗੇ ਇਹੀ ਅਰਦਾਸ ਕਰ ਆਇਆ ਵੀ ਵਾਹਿਗੁਰੂ ਜੀ ਮੇਰੇ ਫੁੱਫੜ ਨੂੰ ਜਲਦੀ ਜਲਦੀ ਠੀਕ ਕਰਦੋ ਕਿਉਂਕਿ ਉਹ ਮੇਰਾ ਪਿਆਰ ਬਹੁਤ ਕਰਦੇ ਆ ਮੈਂ ਛੋਟਾ ਆ ਘਰ ਚੋ ਠੀਕ ਆ ਜੀ ਮੇਰੀ ਭੁਜੀ ਵੀ ਓਹਨਾ ਦੇ ਮੁੰਡੇ ਵੀ ਸਾਰੇ ਸਿਸਟਰ ਓਹਨਾ ਦੀ ਭੈਣਾਂ ਸਾਰੀਆਂ ਮਤਲਬ ਕੇ ਵਧੀਆ ਮੇਰੇ ਨਾਲ ਓਹਨਾ ਦੀ ਪਿਆਰ ਬਹੁਤ ਜ਼ਿਆਦਾ ਬਣਿਆ ਹੋਇਆ ਤੇ ਮੈਂ ਰਬ ਅੱਗੇ ਅਰਦਾਸ ਕਰਦਾ ਵੀ ਅੱਜ ਵਾਹਿਗੁਰੂ ਜੀ ਨੇ ਮੈਨੂੰ ਆਪਣਾ ਬਾਬਾ ਹਨੂਮਾਨ ਸਿੰਘ ਜੀ ਨੇ ਆਪਣਾ ਦਰਸ਼ਨ ਦਿਖਾਤੇ ਭਾਵੇ ਉਹ ਬਜ਼ੁਰਗ ਦੇ ਰੂਪ ਚ ਪਰ ਮੈਨੂੰ ਅੱਜ ਮੇਰੇ ਮਨ ਨੂੰ ਬਹੁਤ ਮਤਲਬ ਕੇ ਤਸੱਲੀ ਹੋਈ ਆ ਵੀ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਤਾ ਇਹੀ ਕਹੂਗਾ ਰੱਬ ਜੀ ਪ੍ਰਮਾਤਮਾ ਜੀ ਤੁਸੀ ਹਰ ਕਿਸੇ ਨੂੰ ਖੁਸੀਆ ਦੋ ਜੀ ਜਿਹੜੇ ਵੀ ਮਾੜੇ ਮੋਟੇ ਕਿਸੇ ਦੇ ਦੁੱਖ ਆ ਓਹਨਾ ਨੂੰ ਨਸਟ ਕਰਦੋ ਜੀ ਵਾਹਿਗੁਰੂ ਦਾ ਸਿਮਰਨ ਕਰੋ ਜੀ ਮੈਂ ਸੁਬਹ ਉੱਠ ਕੇ ਜਾਣਾ ਤੁਸੀ ਵੀ ਜਾਇਆ ਕਰੋ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਅਜਕਲ ਦੇਖਿਆ ਜੀ ਤੁਸੀ ਕਿੰਨਾ ਬੁਰਾ ਹਾਲ ਹੋਇਆ ਹੋਇਆ ਲੋਕਾਂ ਦਾ ਕਿਸੇ ਕਿਸੇ ਤੇ ਜੇ ਕੋਈ ਕੰਮ ਕਰਨ ਲਗਜਾਵੇ ਮੇਰੇ ਨਾਲ ਵੀ ਏਦਾਂ ਹੋਇਆ ਪਹਿਲਾ ਮੈਂ job ਕਰਦਾ ਹੁੰਦਾ ਸੀ ਪਤਾ ਨਹੀਂ ਚਲੋ ਮੈਂ ਤਾ ਸੁਣਦਾ ਕੇ ਪਤਾ ਨਹੀਂ ਕੀ ਚੰਗਾ ਟਾਈਮ ਆਉਣਾ ਮੈਂ ਕਮ ਕਰਦਾ ਡੇਢ ਦੋ ਸਾਲ ਮੈਂ ਕੰਮ ਕੀਤਾ ਮੇਰੇ ਨਾਲ ਕਈ ਵਾਰਦਾਤਾਂ ਹੋਈਆਂ ਬਹੁਤ ਕੁਝ ਹੋਇਆ ਜੀ ਫਿਰ ਵੀ ਮੈਂ ਪਿੱਛੇ ਨਹੀਂ ਹਟਿਆ ਕੇ ਚਲ ਕੋਈ ਗੱਲ ਨਹੀਂ ਕੰਮ ਕਰਿਆ ਡੇਢ ਦੋ ਸਾਲ ਚਲੋ ਚਾਹੇ ਪੰਜ ਸੀ ਚਾਹੇ ਦੱਸ ਸੀ ਮਤਲਬ ਕਿ ਮੈਂ ਖੁਸ਼ ਸੀ ਗਾ ਮੈਂ ਘਰੇ ਵੀ ਘਰਦੇ ਕਹਿੰਦੇ ਚਲੋ ਕੁਛ ਵੀ ਏ ਪ੍ਰਮਾਤਮਾ ਕੇ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ ਵੱਧ ਦਾ ਹੁੰਦਾ ਏ ਬਾਬਾ ਗੁਰੂ ਨਾਨਕ ਦੇਵ ਜੀ ਦਾ ਲੰਗਰ ਦੇਖੋ ਅੱਜਤਕ ਵੀ ਚਲਦਾ ਹੁੰਦਾ ਮਾਰੋਂ ਮਾਰ ਚਲਦਾ ਪ੍ਰਮਾਤਮਾ ਦਾ ਦੇਖੋ ਪੰਜਾਬ ਚ ਜਿਥੇ ਮਰਜੀ ਜਾਓ ਧਰਨਿਆਂ ਤੇ ਜਾਓ ਤਾ ਦੁੱਧ ਲੰਗਰ ਖੀਰ ਜੋ ਮਰਜ਼ੀ ਸਬ ਤਰਾਂ ਦੇ ਲੰਗਰ ਚਲਦੇ ਓਥੇ ਸਬ ਤਰਾਂ ਦੇ ਆ ਹੁਣ ਦੇਖਿਆ ਤੁਸੀ ਆਪਣਾ ਬੰਦੀ ਸਿੰਘ ਰਿਹਾਇਆ ਬਾਰੇ ਓਵੀ ਵਿਚਾਰਇਆ ਦੀ ਦੇਖੋ ਸਾਰਾ ਕੁਝ ਹੋਇਆ ਹੋਇਆ ਓਹਨਾ ਨੂੰ ਉਹ ਨਹੀਂ ਕਰ ਰਹੇ ਰਿਹਾ ਨਹੀਂ ਕਰ ਰਹੇ ਇਹ ਤਾ ਕੋਈ ਗੱਲ ਨਹੀਂ ਬਣੀ ਜਿਹੜੇ ਕ੍ਰਾਈਮ ਕਰਦੇ ਮਤਲਬ ਕਰਦੇ ਉਹ ਏਡੇ ਏਡੇ ਰੱਖੇ ਹੋਏ ਹਨ ਨੇ ਮਤਲਬ ਕਿ ਸਾਰੇ ਰੱਖੇ ਹੋਏ ਆ ਓਹਨਾ ਦਾ ਕੁਝ ਹੱਲ ਨਹੀਂ ਹੁੰਦਾ ਚੰਗਿਆਂ ਭਲਿਆ ਤੇ ਇਹ ਇਲਜ਼ਾਮ ਲਾ ਕੇ ਓਹਨਾ ਨੂੰ ਏਦਾਂ ਕਰ ਦਿੰਦੇ ਆ ਪਰ ਨਹੀਂ ਮੇਰੇ ਸਾਬ ਨਾਲ ਇਹ ਗ਼ਲਤ ਆ ਚਲੋ ਕੋਈ ਨਹੀਂ ਪ੍ਰਮਾਤਮਾ ਵਾਹਿਗੁਰੂ ਜੀ ਸਾਰਿਆਂ ਨੂੰ ਬੁੱਧੀ ਬਖਸ਼ਣ, ਸਿਧੇ ਰਾਹ ਪਾਉਣ ਮੇਰੇ ਵਲੋਂ ਤਾ ਹੀ ਅਰਦਾਸ ਆ ਜੀ ਠੀਕ ਆ ਜੀ ਵਾਹਿਗੁਰੂ ਜੀ ਨੇ ਬਸ ਜਿਸਤਰਾਂ ਹੁਣ ਮਤਲਬ ਕਿ ਕਹਿ ਦੀਨੇ ਆ ਕਲਜੁਗ ਚਲ ਰਹਿਆ ਦੌਰ ਇਹ ਚਲੋ ਹੋਲੀ ਹੋਲੀ ਆਪੇ ਪ੍ਰਮਾਤਮਾ ਆਪਣੇ ਰਾਸਤੇ ਤੇ ਲਿਆਓਗੇ ਠੀਕ ਆ ਜੀ ਬਸ ਮੈਂ ਤਾ ਇਹੀ ਕਹੂਗਾ ਬੀ ਜਿਹੜੇ ਵੀ ਵੀਰ ਕੋਈ ਵੀ ਕਿਸੇ ਕਿਸਮ ਤਰਾਂ ਦਾ ਨਸ਼ਾ ਪਤਾ ਕਰਦਾ ਏ ਤਾ ਉਸਦੀ ਇਕ ਲਿਮਿਟ ਹੋਣੀ ਚਾਹੀਦੀ ਆ

ਤੇ ਓਹਨਾ ਨਾਲ ਬੈਠੋ ਆਪਣੇ ਬੱਚਿਆਂ ਨਾਲ ਭੈਣਾਂ ਨਾਲ ਦਾਦੀ ਦਾਦਾ ਬਸ ਮੇਰੀ ਤਾ ਹੀ ਅਰਦਾਸ ਆ ਜੀ ਮੇਰੇ ਫੁੱਫੜ ਜੀ ਠੀਕ ਹੋ ਜਾਨ ਸਬ ਤੋਂ ਵੱਡੀ ਇਹੀ ਅਰਦਾਸ ਆ ਜੀ ਤੇ ਆਪ ਹੁਣ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਸਿਮਰਨ ਕਰਦੇ ਆ ਤੁਸੀ ਵੀ ਕਰਲੋ ਕੀ ਪਤਾ ਅਜੇ ਰੱਬ ਨੇ ਕੀ ਕਿਹਾ ਜੀ ਸਤਿਨਾਮ ਵਾਹਿਗੁਰੂ

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਮੇਰੇ ਵਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ। Hello

ਹੋਰ ਜੀ ਕੀ ਹਾਲ ਆ? ਠੀਕ ਠਾਕ ਤੂੰ ਸੁਣਾ। ਹੋਰ ਰਿਜਾ ਦੀਦੀ ਤੂੰ ਸੁਣਾ ਆਪਣੀ ਹਾਂ ਮੇਰਾ ਵੀ ਠੀਕ ਭੈਣਾ ਆਹ ਠੀਕ ਚਾਹੀਦਾ।

ਹੋਰ ਫਿਰ ਦੀਦੀ ਤੂੰ ਸੁਣਾ ਰਾਵੀ ਠੀਕ ਠਾਕ ਆ।

ਰਾਵੀ ਨੇ ਬੜੀ ਮਿਹਨਤ ਕੀਤੀ ਹੈ ਧੀਆਂ ਹੀ ਕ ਲਾਗੇ ਲੱਗਦੀਆਂ ਵਾਂ ਅੱਗੇ। ਹੋਰ ਭੈਣਾ ਉਹ ਤਾਂ ਅੱਗੇ ਪਰ ਕੱਲ੍ਹ ਕਹਿੰਦੀ ਕਹਿੰਦੀ ਦੀਪ ਨੇ ਆਹੋ ਭਰਾਵਾ ਤੂੰ ਘਰ ਹੁੰਦਾ ਤੇ ਮੈਨੂੰ ਕੀ ਲੋੜ ਰਾਵਾਂ ਦੇ ਕੱਟੇ ਛਾਨਣ ਦੀ ਤੇ ਰੋਲਣ ਦੀ।

ਤੂੰ ਘਰ ਨੀ ਨਾ ਪਿਆ ਤੇਰੀ ਜਗ੍ਹਾ ਦੇ ਥਾਂ ਹਾਂ ਕੋਈ ਨੀ ਜਿਸ ਤਰ੍ਹਾਂ ਮਰਜ਼ੀ ਪੁੱਤ ਹੋਣ ਧੀਆਂ ਲਾਗੇ ਲੱਗਣਾ ਹੀ ਪੈਂਦਾ ਹਾਂ ਤੇ ਮੈਂ ਕਿਹਾ ਉਹ ਤੈਨੂੰ ਫਿਰ ਵੀ ਆਉਣਾ ਹੀ ਪੈਣਾ ਸੀ।

ਪਰ ਉਹਦਾ ਮਤਲਬ ਇਹ ਆ ਕਿ ਚੱਲ ਜਿਹੜੀ ਭੱਜ ਨੱਠ ਵਾ ਇਹ ਹਨਾ ਉਹਨੇ ਫਿਰ ਕਰਨੀ

ਜ਼ਿੰਮੇਵਾਰੀ ਉਹਦੀ ਹੋ ਜਾਣੀ ਸੀ ਨਾ ਜਿਹੜੀ ਫਿਰ ਉਹਦੀ ਜ਼ਿੰਮੇਵਾਰੀ ਹੋ ਜਾਣੀ ਸੀ ਨਾ।

ਇਹਨੂੰ ਤੇ ਫਿਰ ਚੱਲ ਆਈ ਤੇ ਪਤਾ ਲੈ ਗਈ ਤੇ ਕਦੇ ਨਾਲ ਚਲੇ ਗਈ ਤੇ ਕਦੇ ਹੋ ਆਈ।

ਬਸ ਇਹ ਤੇ ਗੱਲ ਮੈਂ ਬਿਨਾਂ ਉਹਦੀ ਮਰਜ਼ੀ ਨਾਲ ਉਹ ਚੱਲ ਗਈ ਨਿਆਣੀ

ਜਿਹੜਾ ਉਹਦਾ ਸਹਾਰਾ ਦੇਣ ਕਿਤੇ ਭਾਉਂਦਾ ਰਹਿੰਦਾ ਨਾਨੀ ਆ ਗਈ ਹੈ ਨਾਨੀ ਆ ਗਈ ਹੈ। ਤੇ ਵੱਡਾ ਮੈਂ ਬੂਹਾ ਨਾਨੀ ਜੂਸ ਲਿਆਈ ਮੇਰੇ ਲਈ ਮੈਂ ਕਿਹਾ ਆਹੋ ਲੱਗੀ ਹਾਂ ਰੇੜੀ ਤੇ ਜਾਣ ਜੂਸ ਵਾਲੀ ਤੇ ਉਹਦਾ ਜੂਸ ਹੀ ਨੀ ਪੂਰਾ ਹੁੰਦਾ।

ਨਹੀਂ ਤੇ ਮੈਂ ਜਦੋਂ ਜਾਣਾ ਮੈਂ ਲੈ ਮੈਂ ਦਵਾਈ ਵੀ ਲੈਣ ਜਾਣਾ ਤਾਂ ਰੋਜ਼ ਜਾਂਦੀ ਮੈਂ ਉਹਦੇ ਲਈ ਲੈ ਕੇ ਆਉਂਦੀ ਹੁਨੀ ਮੈਨੂੰ ਪਤਾ ਮੰਗਦਾ ਸ਼ੁਰੂ ਕਰਨ ਪਤਾ ਕੀ ਕੀਤਾ ਰਾਤੀ ਮੈਂ ਫ਼ੋਨ ਕਰਨਡੀ ਤੇ ਮੈਂ ਕਿਹਾ ਅੰਸੂ ਮੇਰੇ ਜੀਅ ਨੀ ਲੱਗਣ ਡਿਆ ਤੇ ਫ਼ੋਨ ਤੇ ਆਪਣੇ ਫ਼ੋਨ ਤੇ ਗਾਣਾ ਲਾ ਕੇ ਕਹਿੰਦੀ ਲੈ ਇੰਨਾ ਹੀ ਜੀਅ ਲੱਗਣਡਿਆ ਲੈ ਫਿਰ ਗਾਣਾ ਲਾ ਦਿੱਤਾ ਈ ਨੱਚ ਲਾ

ਤੇ ਉਹ ਦੂਜੇ ਨਿੱਕੇ ਕੁੱਤੇ ਨੂੰ ਗੱਲ ਕਰਾਂ ਤੇ ਕੁੱਤਾ ਕਹਿ ਦਿੰਦਾ ਮੈਨੂੰ ਦਾਦੀ ਮੈਂ ਸਨੀਵਾਰ ਆ ਜਾਊਂਗਾ ਤੂੰ operation ਕਰਵਾ ਲਾ ਆਹੋ ਉਹਦਾ ਸਨੀਵਾਰ ਹੀ ਨੀ ਖਰੇ ਕਿਹੜਾ ਸਨੀਵਾਰ ਚੜ੍ਹਨਾ ਜਿੱਦਣ ਤੂੰ ਆਉਣਾ

ਕਰਮਾਂ ਵਾਲਾ ਹੋਊ ਜਿੱਦਣ ਮੇਰਾ ਪੁੱਤ ਘਰ ਆਊਗਾ

ਦਾਦੀ ਸਲਾਮ ਇਸ ਤਰ੍ਹਾਂ ਉਹਨੇ ਸਲਾਮ ਕਹਿਣਾ ਮੁੜਕੇ ਫਿਰ ਮਗਰੋਂ ਕਵੇ ਦਾਦੀ ਸਲਾਮ

ਵੱਡਾ ਲੋਲੜ ਹੈ ਵੱਡੇ ਨੂੰ ਨੀ ਇਹੋ ਜਿਹੀ

ਆਹੋ ਉਹਨੂੰ ਉਹਨੇ ਜੇ ਕਹਿਣਾ ਨਾ ਆਸੂ ਨਾਲ ਮੇਰੀ ਗੱਲ ਕਰਲਾ ਹੂੰ ਹਾਂ ਬੁੱਲਾਂ ਚੋਂ ਉਹਨੇ ਕੂਹਣਾ ਬੁੱਲਾਂ ਤੋਂ ਉਤਾਂਹ ਆਵਾਜ਼ ਉਹਦੀ ਆਉਣੀ ਹੀ ਨੀ ਹੈ

ਜਿਸ ਤਰ੍ਹਾਂ ਸਮਝ ਲਾ ਤੇਰਾ ਚਾਂਦੀ ਤੇਜ ਆ ਤੇ ਦੂਜੇ ਦੋ ਦੇ ਹੀ ਆ

ਹਮ

ਆ ਗਿਆ ਭਾਜੀ

ਸਬਜ਼ੀ ਪਾਣੀ ਬਣਾ ਲਈ

ਭੈਣੇ ਮੱਛਰ ਹੀ ਬੜਾ ਵਾ ਤੇ ਕਰਨਾ ਕੀ ਹੈ।

ਚੱਲ ਕੋਈ ਨੀ ਖਾਣਾ ਤੇਰਾ ਪੱਕ ਜਾਣਾ ਮਾਤਾ ਗਈ ਹੋਣੀ ਹੈ। ਮੈਂ ਤੈਨੂੰ ਦੱਸਣਡੀ ਹਾਂ ਵੀ ਮੈਂ ਤਾਂ ਓਦਣ ਦੀ ਦੁਪਹਿਰਾਂ ਦੀ ਲੱਗੀ ਅੱਜ ਇਹ ਡਿਆ ਸੀ ਆਵਾਜ਼ਾਂ ਮਾਰਨ ਤੇ ਮੈਂ ਫਿਰ ਉਦੋਂ ਲੱਗ ਗਈ ਲੀੜੇ ਲੂੜੇ ਧੌਣ ਭਾਂਡੇ ਬੋਕਰ ਕੀਤਾ

ਮਸ਼ੀਨ ਲਾ ਕੇ ਲਾ ਕੇ ਵੀਹ ਕੰਮ ਕਰਨੀ ਜੇ ਆਹੋ ਆੜੀਏ ਫਿਰ ਹੈ ਨੀ ਸੀ ਤੇ ਓਦਾਂ ਨੀ ਮੈਂ ਧੋਤੇ ਨਿਆਣਿਆਂ ਨੇ ਤੇ ਕਿਤੇ ਕਹਿਰਾਂ ਦੇ ਲੀੜੇ ਗੰਦੇ ਕੀਤੇ ਹੁੰਦੇ ਨੇ।